ਅਭੀ ਕਹਿੰਦਾ ਆਹੋ ਆਹੋ ਉਹਨਾਂ ਦੇ ਦਵਾ ਕਰਨ ਵਾਲੀ ਤੇ ਫੇਰ ਚਾਹ ਬਨਾਇ ਤੇ ਉਹ ਬੋਤਲ ਵਿੱਚ ਕਹਿਣ ਡਇ।

ਆਹੋ ਉਹ ਨਿਆਣੇ ਕੋਠੇ ਤੇ ਚੱਲੇ ਗਏ ਸੀ ਤੇ ਉਹ ਵੀ ਚੜ੍ਹਦੀ ਕੋਠੇ ਤੇ ਮੈਂ ਵੀ ਕੋਠੇ ਤੇ ਚੜਾ। ਆਹੋ ਆਹੋ ਠੀਕ ਹੈ ਹੋਰ ਤੂੰ ਸੁਣਾ। ਹਾਂ ਠੀਕ ਹੈ ਬਹੁ ਠੀਕ ਨਿਆਣਿਆਂ ਦਾ ਖ਼ਿਆਲ ਰੱਖਣਾ ਪੈਂਦਾ ਹੈ ਨਾ।

ਉਹ ਫੇਰ ਚਾਚੀ ਤੇ ਚੜ ਜਾਂਦੀ ਹੈ ਤਾ ਜਦੋ ਕਬੂਤਰ ਲੈ ਕੇ ਚੜ੍ਹਦੀ ਤੇ ਚੱਲੀ ਜਾਂਦੀ ਹੈ ਮੈਂ ਭਲਾ ਸਵੇਰਾ ਦਾ ਟੰਗਿਆ ਉੱਤੇ ਕੋਠੇ ਤੇ।

ਬਹੁ ਗੁੱਸੇ ਹੁਣ ਡਯਾ ਤੋਂ ਉਹ ਕਬੂਤਰਾਂ ਦੇ ਵੀ। ਗਿਲਾ ਕੋਠਾ ਤੇ ਜੇ ਤੂੰ ਕੋਠੇ ਤੇ ਚੜਿਆ ਤੇ ਮੈਂ ਤੈਨੂੰ ਮਾਰਨਾ ਬੜਾ ਈ। ਆਹੋ ਨਹੀਂ ਨਾਲੇ ਠੀਕ ਨੀ ਗਾ।

ਨਹੀਂ ਤੇ ਖੁਬਾ ਹੋ ਕੇ ਨਿਆਣੇ ਬੜੇ ਚੰਟ ਹੈ ਪਿੰਡ ਵਿੱਚ ਤੁਹਾਡੇ ਤੇ। ਆਹੋ ਫੇਰ ਗੁੱਸੇ ਹੁਣ ਡਯਾ ਸੀ ਕਿ ਮੈਂ ਤੇ ਕਹਿਣ ਡਇ ਮੈਂ ਇਹਨੇ ਕਿ ਕਰਨੇ ਚਾਚਾ ਨੀਂਦਰਾਂ ਅੱਗੇ ਅਖਾਣ ਡਯਾ ਸੀ ਵੀ ਕਣਕ ਵੀ ਮੇਰੇ ਤੋਂ ਦੋ ਇਹਨਾਂ ਨੇ ਲੈ ਲਈ ਹੇਨਾ। ਆਹੋ ਫੇਰ ਕਣਕ ਵੀ ਲੈ ਲੈਣੀ ਸੀ। ਤੇ ਲਗਤਾਰ ਗੁੱਸੇ ਹੁਣ ਡਯਾ ਤੇ ਮੈਂ ਨੂੰ ਪਿਟੀਆ ਮੈਂ ਕਹਿਆ ਦੋ ਬੋਰੇ ਕਣਕ ਦੇ ਕਰ ਦਾ ਗੇ ਹਫ਼ਤੇ ਨੂੰ।

ਮੈਨੂੰ ਕਹਿੰਦਾ ਲੈ ਹੀ ਗਿਆ ਹਮ ਹੋਰ ਗਲੀ ਮੋਹਾਲੇ ਨੇ ਪੁੱਛਣਾ। ਹਾਂ ਹੋਰ ਮੈ ਦੱਸ ਸੁਣਾ। ਹਾਂ ਵਧੀਆ ਵਧੀਆ ਪੁੱਤ ਤੋਂ ਸੁਣਾ ਆਪਣੀ। ਹੈ ਠੀਕ ਹੋਰ ਕਿੰਨਾ ਨਾਲ ਆਉਣਾ। ਨਾਲ ਤੁਹਾਡੇ ਨਾਲ ਲਾ ਲਾ ਗਏ। ਤੁਹਾਡੇ ਨਾਲ ਹੀ ਲਾ ਲਾ ਗਏ ਹਮ ਗਿਆ ਸੀ ਨਾ ਕਹਿਣ।

ਇਹ ਇਹ ਕਹਿੰਦਾ ਪਹਿਲੇ ਕੀ ਭਾਭੀ ਤੁਹਾਨੂੰ ਪੁੱਛਣਾ ਲੱਗਾ ਸੀ ਮੈਂ ਤੈਨੂੰ ਕਿ ਸਾਡੇ ਨਾਲ ਲਾ ਲੈ ਗਏ। ਤੇ ਹਮ ਆਹੋ ਮੈ ਵੀਰਾ ਆਉਂਦਾ ਮੈਂ ਸੋਚਿਆ ਸੀ ਕੀ ਉਹ ਰਾਜਵੀਰ, ਨੇ ਤੇ ਪੰਮੀ ਨੇ ਲੱਗਣਾ ਹੈ ਤੇ ਫੇਰ ਅਸੀਂ ਤਾ ਕਰਕੇ ਮੈਂ ਹਾਂ ਮੈਂ ਉਹਨਾਂ ਨਾਲ ਮੈਂ ਨਹੀਂ ਲੱਗਣਾ ਜੇ ਮੈਂ ਉਹਨਾਂ ਨਾਲ ਲੱਗ ਗਈ ਤੇ ਫੇਰ ਤੈਨੂੰ ਪਤਾ ਹੀ ਹੈ ਨਾ ਬਾਪੂ। ਨਹੀਂ ਨਹੀਂ ਕੋਈ ਗੱਲ ਐਵੇ ਨਿਕਲ ਜਾਂਦੀ ਹੈ ਮੂਹੁ। ਹੇਨਾ ਨਾਲੇ ਨਿਕਲ ਜਾਂਦੀ ਹੈ ਫੇਰ ਉਹਨਾਂ ਸਾਰੀਆਂ ਨੇ ਫੇਰ ਕਹਿਣਾ ਸੀ ਕੀ ਤੂੰ ਉਹਨਾਂ ਨਾਲ ਮਾਣਿਆ ਸੀ ਤੈਨੂੰ ਪਤਾ ਹੈਗਾ ਹੈ ਫੇਰ ਹੇਨਾ। ਆਹੋ ਇਹ ਤੇ ਗੱਲ ਹੈਗੀ ਹੈ।

ਹਾਂ ਤੇ ਕਹਿਣ ਡਯਾ ਭਾਜੀ। ਕਹਿੰਦੇ ਜੋਤ ਵੱਡਾ ਹੀ ਜਿਹੜਾ ਦੋ ਕਿਲੋ ਲੱਗ ਜਾਏ ਕੰਧ। ਆਹੋ ਤੇ ਉਹ ਕਹਿਣ ਡਯਾ ਕਹਿੰਦਾ ਕੋਈ ਨਹੀਂ ਮੈਂ ਭਾਬੀ ਹਾਜੇ ਪਕਾ ਜੋਤ ਨਹੀਂ ਬਣਾਇ ਕੋਈ ਨਹੀਂ ਲਈ ਤੇ ਕੋਈ ਨਹੀਂ ਵੇਖ ਲਾ ਗਏ। ਤੇ ਭਾਜੀ ਵੀ ਕਹਿੰਦੇ ਕੀ ਸਲਾਹ ਕਰ ਲਾ ਗਏ ਤੇ ਉਹਨਾਂ ਨੇ ਕਹਿਣ ਡਇ ਹਾਂ ਬੰਦਗੀ ਵਲੋਂ ਸਾਡੇ ਸ਼ੈਤਾਨ ਪਿੰਡ ਦੇ ਵਿੱਚ ਫੇਰ ਇੱਕ ਦੂਜੇ ਦੇ ਰੂਪ ਵਿੱਚ ਆਣ ਆਣ ਕੇ ਤੇ ਕਹਿਣ ਡਯਾ ਕਿ ਭਾਜੀ ਨਾਲ ਸਲਾਹ ਸਾਰੀਆਂ ਨਾਲ ਕੀਤੀ ਕੀ ਆਪਣੇ ਸਾਜਰੇ ਨੇ ਲਗੇ ਲਗੇ ਘਰ। ਤੇ ਪੰਜ ਪੰਜ ਸੌ ਰੁਪਈਆ ਪਾ ਕੇ ਤੇ ਨਹੀਂ ਕਹਿਣ ਗਏ ਕੀ ਚਾਰਚ ਵਿੱਚ ਬੰਦਗੀ ਫੇਰ ਕਰਾ ਲੈਣੇ ਹਾਂ ਰਾਜ ਦੀ।

ਝੂਣਾ ਲਾ ਦਿਤੀਆਂ ਤੇ ਬਾਅਦ ਵਿੱਚ।

ਕੋਈ ਗੱਲ ਨਹੀਂ ਪੰਜ ਪੰਜ ਸੋ ਦੀ ਕੋਈ ਗੱਲ ਨਹੀਂ ਹੋਇ। ਹੇਨਾ ਮੈ ਹਾਜ਼ਰ ਰੁਪਈਆ ਆਪਾ ਦਵਾਂਗੇ ਤੇ ਉਹ ਵੀ।

ਮੈਂ ਅੱਗੇ ਪ੍ਰੀਤ ਨੂੰ ਕਹਿਆ ਕੀ ਨੇ ਨਹੀਂ ਮੈਨੂੰ ਕਹਿਆ ਭਾਬੀ ਹਾਜ਼ਰ ਰੁਪਈਆ ਮੇਰੇ ਕੋਲ ਪੰਜ ਸੋ ਦੋ ਤਿੰਨਾਂ ਦਿਨਾਂ ਨੂੰ ਲੈ ਲਿਆਉ ਕੋਈ ਟੈਨਸ਼ਨ ਨਹੀਂ।

ਕੋਈ ਗੱਲ ਨਹੀਂ ਫ਼ੇਰ ਜਿਹਦੀ ਹੱਡੀਆਂ ਹੀ ਝੁੱਲ ਗਈਆਂ ਉਹ ਦਾ ਹੀ ਜਿੰਦਣ ਦੀ ਬੰਦਗੀ ਹੋਇ ਹੈ।

ਫੁੱਲ ਪਰੈ ਨਹੀਂ ਘਰ ਘਰ ਵਿੱਚ ਫੁੱਲ ਪਰੈ ਨਹੀਂ ਹੋਣਾ ਤਿੰਨ time ਦੀ ਫੁੱਲ ਪਰੈ ਇਹ ਕੁਝ ਵੀ ਨਹੀਂ ਹੈ ਸਾਡਾ ਚਰਚਾ ਜਾਣ ਦਾ ਕਿ ਫਾਇਦਾ ਸਾਨੂੰ ਉਹਨੇ ਹੀ ਕਰ ਦਿਤਾ ਉਹਨੇ ਹੀ ਕਹਿ ਦਿਤਾ ਤੇ ਜੇ ਅਸੀਂ ਵਚਨਾਂ ਦੇ ਅਨੁਸਾਰ ਚਲਾਂਗੇ ਨਾ। ਤੇ ਤਿੰਨ ਇਹ ਤਿੰਨ ਜਿਹੜਾ ਮਿਸ਼ਰਾਹਿਲ ਦੇ ਤੇ ਜਾਦੂ ਟੋਣਾ ਨਹੀਂ ਚੱਲਦਾ ਤੇ ਨਹੀਂ ਚੱਲਦਾ ਤੇ ਅਸੀਂ ਨਹੀਂ ਕਹਿਣਾ ਕਿ ਸਾਨੂੰ ਸ਼ੈਤਾਨ ਨੇ ਉਹ ਕਰ ਦਿਤਾ ਸਾਨੂੰ ਉਹ ਕਰ ਦਿਤਾ ਉਹ ਹੋਣੀ ਨਹੀਂ ਸੈੱਟ ਇਹਦੇ ਵਿੱਚ ਵਚਨ ਭਰਾ ਤੇ ਕਹਿਆ ਉਹਨੇ ਭਰਾ ਤੇ।

ਤਾ ਹੀ ਇਹ ਨਹੀਂ ਕਹਿਣਾ ਕੀ ਸ਼ੈਤਾਨ ਨੇ ਉਹ ਕਰ ਦਿੱਤਾ ਉਹ ਹੋਣੀ ਨਹੀਂ ਸੈੱਟ ਇਹ ਮਜਾਕ ਹੈ ਵਚਨ ਭਰਾ ਤੇ ਗਿਆ ਉਹਨੇ।

ਉਹਨੇ ਵੇਖ ਕਹਿੰਦਾ ਇਹ ਵਿਸ਼ਵਾਸ ਨਹੀਂ ਕਰਨਾ ਕੀ ਸਾਨੂੰ ਕਰ ਦਿਤਾ ਆਹਦਾ ਜਿਹੜੀਆਂ ਗੱਲਾਂ ਕਰਦਿਆਂ ਉਹੋ ਜਿਹੀ ਹਾਂ ਉਹਨੇ ਦੇ ਲਾਗੇ ਖ਼ਲੋਵੋ ਨਾ। ਖਲੋਵੋ ਨਾ ਜਿਹੜੀਆਂ ਕਰਦਿਆਂ ਨੇ ਉਹਨੇ ਦੇ ਅੱਗੇ ਖਲੋਵੋ ਨਾ।

ਨੀ ਸਾਡੇ ਕਿੰਨੇ ਔਖੇ ਘਰ ਦਾ ਜ਼ਮਾਨਾ ਚਾਚੀ ਉਹ ਰਹਿ ਨਹੀਂ ਗਿਆ ਭਾਵੇ ਕੋਈ।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

ਅਸੀਂ ਤਾਂ ਜਿਹੜੀਆਂ ਗੱਲਾਂ ਨੀ ਉਹ ਜਾਦੂ ਟੋਣੇ ਉਹਨਾਂ ਲਈ ਦੁਆ ਕਰੋ ਉਹਨਾਂ ਲਈ ਦੁਆ ਕਰੋ।

ਹੇਨਾ ਇਹ ਹੁੰਦੀ ਕਰਮਾ ਦੀ ਗੱਲ ਜੋ ਜੋ ਸਾਡੇ ਕਰਮਾ ਵਿੱਚ ਜਿਸ ਤਰਾਂ ਸਾਡੇ ਲਿਖੀ ਸਾਡੇ ਨਾਲ ਉਸ ਤਰਾਂ ਉਸ ਤਰਾਂ ਹੋਣੀ ਹੈ।

ਤੇ ਉਹ ਤੇ ਚਾਚੀ ਖ਼ੁਦਾ ਜਾਣਦਾ ਕਿ ਕਿ ਉਹਨੇ ਕਾਹਦੇ ਲਈ ਖਾਦੀ ਕਿੰਦੇ ਕਹਿਣ ਤੇ ਜਾਂਦਾ ਤੇ ਆ ਕਰ ਦੇਣਾ ਚਾਚੀ ਆ ਕਰ ਦੇਣਾ। ਨਹੀਂ ਭੈਣੇ ਗਿਆ ਸੀ ਉਹਨਾਂ ਦੇ ਘਰ ਤੇ ਤੇ ਬੈਠੀ ਸੀ ਤੇ ਫੇਰ।

ਇਹ ਤੇ ਗੱਲ ਮੈਂ ਸੁਣੀ ਹੈ ਤੋਂ ਹੀ ਦੱਸੀ ਸੀ ਨੂੰ। ਆਹੋ ਉਹ ਸਾਰੀਆਂ ਨੂੰ ਪਤਾ ਸਾਰੇ ਲੋਕੀ ਸਾਡੇ। ਇੱਧਰ ਦੇ ਭੈਣ ਭਰਾ ਜ਼ਿਆਦਾ ਗੱਲ ਕਰਨ ਡਾਏ ਜ਼ਿਆਦਾ ਗੱਲ ਕਰਨ ਗੱਲ ਬਹੁਤ ਮਸ਼ਹੂਰ ਹੋ ਗਈ ਜੱਟ ਬੜੀ ਜੱਟਾ ਨੇ ਬੜੀ ਧੂਮੀ ਹੈ।

ਨਾਂ ਮੈਂ ਖੁਦਾ ਦਾ ਨਾ ਲਉ ਜਿੰਨਾ ਵੀ ਲਿਆ ਜਾਂਦਾ ਵਾ।

ਨਹੀਂ ਉਹ ਤੋਂ ਵੱਡਾ ਕੋਈ ਨਹੀਂ ਹਾਂ।

ਵਚਨ ਦੇ ਵਿੱਚ ਸਾਨੂ ਲੱਭਣਾ।

ਕਹਿੰਦੀ ਪਰਸੋਂ ਰਾਤ ਕਿੱਤੇ ਜੋਤ ਇੱਕ ਮਿੰਟ ਨਹੀਂ ਸੋਤਾ ਸਾਰੀ ਰਾਤ।

ਫੇਰ ਥੱਲੇ ਉੱਤਰੀ ਫੇਰ ਜਲ ਤੇਲ ਲਾਇਆ ਜਲ ਪਿਆਇਆ। ਫ਼ੇਰ ਕਿੱਥੇ ਜਾ ਕੇ ਉਹ ਆਖੇ ਮੈਂ ਮਾਂ ਕੋਲੋਂ ਵੀ ਨਹੀਂ ਜਾਣਾ ਤੇ ਰਾਹੁਲ ਕੋਲ ਵੀ ਮੇਰੇ ਨਾਲ ਸੋਂਦਾ ਸੀ ਗੇ ਹਮ

ਮਾਂ ਨਾਲ ਪਾਵਾ ਤਾ ਉੱਠ ਖ਼ਲੋਵੇ ਮਾਂ ਨਾਲ ਪਾਵਾ ਤਾ ਉੱਠ ਖਲੋਵੇ ਰੋਵੇ ਬੜੀ ਬੜੀ ਉੱਚੀ।

ਫ਼ੇਰ ਦਿਨੇ ਫ਼ੇਰ ਉੱਠੀਆਂ ਤੇ ਚੰਦਰ ਮੁਨੀਏ ਕੋਲ ਗਏ ਤੇ ਉਹ ਕਹਿੰਦਾ ਕੀ ਬੁਖਾਰ ਹੈ ਇੱਕ ਸੋ ਦੋ।

ਦਵਾਈ ਤੇ ਉਦਣ ਚਾਚੀ ਸੁਨੇਰਾ ਨੇ ਇੱਕ ਸੋ ਤਿੰਨ ਨੂੰ ਦਿਖਾ।

ਫੇਰ ਕੱਲ ਜਾ ਕੇ ਦਵਾਈ ਲਿਆਂਦੀ ਨਾਲੇ ਆਪਣੀ ਲਿਆਂਦੀ ਕੇਵਲ ਕੋਲ ਲਾਏ ਥੋੜੇ ਜਿਹਾ ਪੈਸੇ ਤੇ ਦਵਾਈ ਕੱਲ ਜਾ ਕੇ ਮੁੰਡਾ ਮੇਰੀ ਲਿਆਇਆ ਮੁੰਡੇ ਦੀ ਲਿਆਂਦੀ।

ਮੈਂ ਸੱਚ ਦੱਸਾਂ ਸੰਦੀਪ ਪੈਸੇ ਦਾ ਕੋਈ ਪਤਾ ਨਹੀਂ ਲੱਗਦਾ ਵੀ ਇਹ ਤੇ ਉਹ ਵੀ ਅੱਜ ਤੇ ਲਗਾਉਣ ਉਹਨੇ ਤੇ ਕੱਲ ਜਿੰਨੇ ਕਮਾਏ ਅੱਜ ਉਹ ਤੇ ਲੱਗਾ ਲਾਏ ਜਿਹੜਾ ਬਣਿਆ ਦੋ ਚਾਰ ਸੋ। ਹਮ ਇਹਦਾ ਹੁੰਦਾ ਰਿਹਾ ਤੇ ਸੱਚੀ ਮੋਟਰ ਸਾਈਕਲ ਬੜਾ ਖ਼ਰਾਬ ਕਰਤਾ।

ਕੰਮ ਤੇ ਚੱਲਾ ਗਿਆ ਚੱਲੇ ਗਿਆ ਮੈ ਆਉਣ ਲੱਗਾ ਆਉਣ ਲੱਗਿਆ।

ਤੇ ਰਾਹ ਵਿੱਚ ਮੋਟਰ ਸਾਈਕਲ ਖ਼ਰਾਬ ਹੋ ਗਿਆ।

ਤੇ ਉਹ ਬੜੀਆਂ ਗੱਲਾਂ ਕਰੇ ਮੈਂ ਫੇਰ ਮੈਂ ਕਹਿਆ ਨੂੰ ਕਹਿਣਾ ਕੀ ਤੇਰਾ ਕਿ ਇੱਥੇ ਤੇ ਤੈਨੂੰ ਤੁਹਾਨੂੰ ਕੋਈ ਦੁੱਖ ਨਹੀਂ ਸੀ।

ਮੈਂ ਤੇ ਨੂੰ ਕਹਿਣਾ ਜੇ ਇਹਨੂੰ ਕੁਝ ਹੋ ਜਾਂਦਾ। ਰਾਹ ਵਿੱਚ ਕਲੇਰਾਂ ਸੀ ਗਾ ਤੇ ਮੈਂ ਤੋਰ ਕੇ ਆਇਆ।

ਭਾਭੀ ਸਾਡੇ ਅੱਠ ਘਰ ਆਇਆ ਜੋਰਾ।

ਬੜਾ ਤੇ ਫਿਕਰ ਕਰਾ ਮੈਂ ਕੀ ਹਾਜੇ ਆਇਆ ਨਹੀਂ ਆਇਆ ਨਹੀਂ।

ਤੈਨੂੰ ਦੱਸ ਕੀ ਲੋੜ ਸੀ ਹੁਣ ਚਾਚੀ ਉਹ।

ਹਾਂ ਹੋਰ ਕੀ ਠੀਕ ਹੈ ਠੀਕ ਹੈ। ਹਾਂ ਹੋਰ ਫੇਰ ਕੀ ਕਰਨ ਡਾਏ? ਹਾਂ ਕੁਝ ਨਹੀਂ ਬਸ ਬੈਠੇ ਹਾਂ। ਹਾਂ ਹੋਰ ਦੁਪਹਿਰ ਦਾ ਰੋਟੀ ਪਾਣੀ ਖਾ ਲਿਆ। ਹਾਂ ਖਾਂ ਲਿਆ ਹਾਂ ਦੁਪਹਿਰ ਦਾ ਇਹਦਾ ਡੈਡੀ ਆਇਆ ਸੀ ਲਾ ਲਈਏ ਫ਼ੇਰ।

ਹਾਂ ਅੱਜ ਮੌਸਮ ਵੀ ਬੜਾ ਖ਼ਰਾਬ ਜਿਹਾ ਹੈ ਹੇਨਾ। ਮੌਸਮ ਦੇ ਕਰਕੇ ਹੀ ਅੱਜ ਅੱਧੀ ਦਿਹਾੜੀ ਚੱਲੀ ਗਈ। ਹਾਂ ਹੋਣੀ ਚੱਲ ਅੱਜ ਦਿਹਾੜੀ ਲੱਗ ਜਾਉਗੀ ਹੇਨਾ। ਹਾਂ ਹਾਂ ਮੈਂ ਨੇ ਪੈਸੇ ਦੇਣੇ ਹੈ ਅੜੀਏ ਇਨਵੇਰਟਰ ਦੀ ਕਿਸ਼ਤ ਤਾਰਨੀ ਹੈ ਫਸ ਗਈ ਹੈ ਚਾਲੀ ਹਾਜਰ ਵਿੱਚ। ਕਹਿੰਦੇ ਉਹ ਚੱਲ ਕੋਈ ਗੱਲ ਨਹੀਂ। ਉਹ ਸਾਡੀ ਮੈਂ ਨਾ ਉਹ ਇੱਕ ਛੇਹ ਤੇ ਹੈ ਇੱਕ ਤੇ ਹੈ।

ਇੱਕ ਤੇਰ੍ਹਵੀਂ ਚੱਲੀ ਜਾਣੀ ਇੱਕ ਅੱਠਵੀ ਚੱਲੀ ਜਾਣੀ ਚੱਲ ਕੋਈ ਨਾ ਅਗਲੇ ਸਾਲ ਫ੍ਰੀ ਹੋ ਜਾਣਾ। ਹਾਂ ਰੱਬ ਤੰਦਰੁਸਤੀ ਦੇਵੇ, ਹਾਂ ਤੰਦਰੁਸਤੀ ਦਵੇ ਰੱਬ ਮੈਂ ਵੀ ਕਰਕੇ ਖਰਚਾ ਕਰ ਲਿਆ ਹੈ ਥੱਲੇ ਮੈਂ ਕਹਿਆ ਵਿਆਜੀ ਤੇ ਲਾਵਾ ਹਾਂ ਅੱਛਾ।

ਚੱਲ ਬਾਕੀ ਲਾਹ ਦੇਂ ਰਹਿਣ ਗਏ ਹੈ ਤੇ ਇਹ ਵੀ ਵਿਆਜੀ ਚੱਲ ਇਹ ਲੱਥਦੇ ਰਹਿਣ ਗਏ ਹੋਲੀ ਹੋਲੀ।

ਬਾਕੀ ਦੇਣ ਲੈਣ ਸਾਰਾ ਕਰ ਦਿੱਤਾ ਮੈਂ। ਹਮ ਹੋਰ ਤੋਂ ਸੁਣਾ।

ਹੋਰ ਕਿ ਕਰਦੀ ਨੂੰ ਨੂੰਹ ਰਾਣੀ। ਲੰਬੇ ਪਈ ਹੋਰ ਕੀ ਅੱਛਾ ਹਮ।

ਤੈਨੂੰ ਪਤਾ ਮੇਰੇ ਕੁਝ ਉੱਤਰ ਦਾ ਨਹੀਂ ਕੁਝ ਇੱਕ ਮਿੰਟ ਵੀ।

ਬਾਹਰ ਵੀ ਚੱਲੀ ਹਾਂ ਤਾਂ ਚੀਕਾਂ ਮਰ ਦੀਆਂ ਨਾਲ ਮੈਨੂੰ ਵੀ ਲੈ ਜਾਂ।

ਹਾਂ ਠੀਕ ਨਹੀਂ ਤੋਂ? ਹਾਂ ਟੱਟੀਆਂ ਉਲਟੀਆਂ ਹਾਂ ਟੱਟੀਆਂ ਲੱਗਿਆ ਹੋਇਆ ਹੈ ਬੜੇ ਦਿਨਾਂ ਦੀ ਤੇ ਦਵਾਈ ਮੇਰੀ ਹੁਣ ਦੂਜੀ ਚੱਲੀ ਡਇ ਚਾਹੇ ਮੈਂ ਦੂਜੀ ਬੰਦ ਕਰਾ ਤੇ ਇਹ ਖਾਵਾਂ ਨਾ।

ਦੋਵੇ ਦਵਾਈਆਂ ਨਹੀਂ ਖਾਦੀਆਂ ਜਾਂਦੀਆਂ ਵਿੱਚ। ਹਾਂ ਇਹ ਤੇ ਗੱਲ ਹੈ ਚੱਲ ਹੋਰ ਸੁਣਾ। ਹਾਂ ਠੀਕ ਹੈ ਠੀਕ।

ਪ੍ਰਿਯੰਕਾ ਤੇ ਮੈਂ ਪਿੰਡ ਤੋਂ ਹਾਂ ਅੱਜ ਮੈਂ ਤੁਹਾਨੂੰ ਪ੍ਰਦੂਸ਼ਣ ਬਾਰੇ ਦੱਸਣ ਜਾ ਰਹੀ ਹਾਂ ਜੋ ਬੇਰਾਮੀ ਤੇ ਬੇਚੈਨੀ ਪੈਦਾ ਕਰਦਾ ਹੈ । ਅੱਜ ਪੱਤਿਆਂ, ਪੰਛੀਆਂ ਜਲ ਦੇ ਪਾਣੀ ਤੇ ਹਵਾ

ਮਨੁੱਖੀ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਹਿਰਾਂ ਤੇ ਮਹਾਨਗਰਾਂ ਦੇ ਵਾਸੀ ਗਰਭ ਅਵਸਥਾ ਤੇ ਮੌਤ ਤੱਕ ਉਸਦੇ ਸ਼ੋਰ ਦੇ ਲਗਾਤਾਰ ਤੇ ਜਿਉਂਦੇ ਹਨ। ਇਸ ਸ਼ੋਰ ਪ੍ਰਦੂਸ਼ਣ ਦੀ ਮਾਤਰਾ ਦੀ ਵਿਭਿੰਨਤਾ ਵਿਚ ਲਗਾਤਾਰ ਵਾਧਾ ਹੋਣ ਨਾਲ ਮਨੁੱਖੀ ਸੁਨਣ ਸ਼ਕਤੀ ਅਤੇ ਸਿਹਤ ਉੱਤੇ ਬਹੁਤ ਬੁਰਾ ਅਸਰ ਹੋ ਰਿਹਾ ਹੈ। ਇਸ ਸਥਿਤੀ ਤੋਂ ਇਹ ਅੰਦਾਜਾ ਲਗਾਇਆ ਗਿਆ ਹੈ ਕਿ ਦੋ ਹਜ਼ਾਰ ਪੰਜਾਹ ਤੱਕ ਮਹਾਨਗਰਾਂ ਦੇ ਬਹੁਤੇ ਲੋਕ ਤਾਂ ਬੋਲੇ ਹੀ ਜਾਣਗੇ ਅਤੇ ਬਹੁਤੇ ਲੋਕ ਸ਼ੋਰ ਨੂੰ ਚੁੱਪ ਚੁਪੀਤੇ ਸਹਿ ਸਹਿ ਰਹੇ ਹਨ ਤੇ ਸਮਝ ਰਹੇ ਹਨ। ਮਨੁੱਖ ਨੂੰ ਤਕਨੀਕੀ ਪ੍ਰਾਪਤੀਆਂ ਦਾ ਆਨੰਦ ਲੈਣ ਲਈ ਇਸਨੂੰ ਬਰਦਾਸ਼ ਕਰਨਾ ਪਵੇਗਾ। ਅਸਲ ਵਿਚ ਸ਼ੋਰ ਆਪ ਹੁਦਰੀਆਂ ਬੇਲੋੜੀਆਂ ਅਤੇ ਆਵਾਜਾਂ ਦਾ ਉਹ ਜਮਘਟਾ ਹੈ ਜੋ ਬੇਰਾਮੀ ਤੇ ਬੇਚੈਨੀ ਪੈਦਾ ਕਰਦਾ ਹੈ ਤੇ ਸਾਡੇ ਜੀਵਨ ਦੇ ਵਿਚ ਪ੍ਰਮੁਖ ਪੱਖਾਂ ਨੂੰ ਕਾਫੀ ਨੁਕਸਾਨ ਪਹੁੰਚਾਉਂਦਾ ਹੈ। ਸ਼ੇਪ ਦਾ ਸ਼ਾਪ ਮਾਪਣ ਸ਼ੋਰ ਮਾਪਣ ਦਾ ਨਾਪ decibel ਹੈ ਜੋ ਮਨੁੱਖੀ ਕੰਨ ਦੁਆਰਾ ਸੁਣੀ ਜਾ ਸਕਣ ਵਾਲੀ ਹਲਕੀ ਆਵਾਜ ਉਪਰ ਨਿਰਭਰ ਹੈ। ਇਸ ਪੈਮਾਨੇ ਦਾ ਮਾਪ

ਮਨੁੱਖੀ ਸਾਹ ਅਤੇ ਰੁੱਖਾਂ ਦੀ ਸਰ ਸਰ ਦੀ ਆਵਾਜ ਦਾ ਪੱਧਰ ten decibel ਹੁੰਦਾ ਹੈ ਪਰ ਘਰ ਦੀ ਕੰਧ ਨਾਲ ਟਿਕੀ ਟਿਕ ਟਿਕ ਦਾ ਪੱਧਰ decibel ਦਾ ਹੁੰਦਾ ਹੈ। ਇੰਨਾ ਹੀ ਮਨੁੱਖੀ ਗੱਲਬਾਤ ਦਾ ਹੈ। ਆਵਾਜਾਈ ਦੇ ਸਾਧਨਾਂ ਦਾ ਹੋਣਾ decibel ਦਾ ਹੁੰਦਾ ਹੈ ਅਤੇ ਵਿਆਹ ਸ਼ਾਦੀਆਂ ਉੱਪਰ ਲਾਊਡ ਲੱਗੇ ਸਪੀਕਰਾਂ ਦਾ

ਨਿਰਧਾਰਿਤ ਮਨੁੱਖੀ ਸਿਹਤ ਲਈ ਨਿਰਧਾਰਿਤ ਸੁਰੱਖਿਆ ਪੱਧਰ ਦਿਨ ਲਈ decibel ਤੇ ਰਾਤ ਲਈ ਅਹ forty five ਹੈ। ਸ਼ੋਰ ਦੇ ਸੋਮਿਆਂ ਵਿਚ ਆਵਾਜਾਈ ਦੇ ਸਾਧਨ ਸਕੂਟਰ, ਮੋਟਰ ਸਾਈਕਲ, ਬੱਸਾਂ, ਕਾਰਾਂ, ਟਰੱਕ, ਟਰੈਕਟਰ, ਟਰਾਲੀਆ, ਜੀਪਾਂ ਟੈਂਪੂ, ਰੇਲ ਗੱਡੀਆਂ ਤੇ ਹਵਾਈ ਜਹਾਜ ਹਨ । ਉਦਯੋਗਾਂ ਦੀ ਮਸ਼ੀਨਾਂ temptress ਮੋਟਰਾਂ, ਪੰਪ ਪੰਪ ਜਨਰੇਟਰ ਧਾਰਮਿਕ ਸਥਾਨਾਂ ਅਤੇ ਜੰਝ ਘਰਾਂ, ਸਮਾਜਿਕ ਤੇ ਧਾਰਮਿਕ ਸਮਾਗਮਾਂ ਅਤੇ ਇਤਿਹਾਸ ਸਮੇਂ ਲੱਗੇ ਲਾਊਡ ਸਪੀਕਰ ਚਲਾਏ ਜਾਂਦੇ ਪਟਾਕੇ ਸ਼ੋਰ ਪ੍ਰਦੂਸ਼ਣ ਦੇ ਮੁੱਖ ਸੋਮੇ ਹਨ। ਇਹਨਾਂ ਤੋਂ ਇਲਾਵਾ ਸ਼ੋਰ ਪ੍ਰਦੂਸ਼ਣ ਦੇ ਹੋਰ ਸੋਮੇ ਹਨ। ਫੇਰੀ ਤੇ ਰੇਹੜੀ ਲਾ ਕੇ ਸਮਾਨ ਦਾ ਵੇਚਣਾ, ਲੀਕ ਕਰ ਰਹੀਆਂ ਟੂਟੀਆਂ, ਪੁਰਾਣੇ ਤੇ ਖਰਾਬ ਵਾਸ਼ਰ ਅਤੇ ਹੋ ਰਹੇ ਤੇ ਰੋ ਰਹੇ ਬੱਚੇ ਲਾਊਡ ਸਪੀਕਰਾਂ ਅਤੇ ਪਟਾਕਿਆਂ ਤੋਂ ਪੈਦਾ ਹੋਈਆਂ ਸ਼ੋਰ decibel ਤੋਂ ਉਪਰ ਹੁੰਦਾ ਹੈ। ਜੋ ਕਿ ਮਨੁੱਖੀ ਸਿਹਤ ਲਈ ਕਾਫੀ ਗੰਭੀਰ ਹੁੰਦਾ ਹੈ।